ਸਾਡੇ ਕੋਲ ਵਾਦਿਯ ਫੋਨੇ ਆਯ ਏਸ ਤਰ੍ਕਾਹਾ ਕਰ ਕੇ ਕਾਫੀ ਫੀ ਇਸ ਤਰ੍ਹਾਂ ਦੀ ਇੱਦਾ ਨੁਕਸਾਨ ਭੀ ਹੈ ਦੇਖ ਜਾਇ ਤੋਂ ਹਾਂਜੀ ਤੇ ਮੋਬਿਲੇ ਫੋਨੇ ਦੇ ਕਈ ਹਾਨਿਯਾਂ ਵੀ ਹੈ mobile phone ਦੇ ਜਿਥੇ

ਹਾਂ ਜੀ ਤੁਸੀਂ ਵਧੇਰੇ ਵਰਤੋਂ ਕਰੇ ਕਿਹਾ ਜਾਏ ਕਿ ਨੌਜਵਾਨ ਵਰਗ ਦੇ ਵਿਦਿਆਰਥੀਆਂ ਵੱਲੋਂ ਕੀਤੀ ਜਾਂਦੀ ਹੈ

ਤੇ ਏਸ ਦੀ ਲੋਰ ਤ੍ਯ ਨਾਈ ਪਰ ਤੇ ਤੁਲ੍ਯ ਹੋਯਾ ਆਯ ਹੈਨਾ camera ਫੋਨਾਂ ਚ ਅਤੀ mms ਤੇ ਲਚਰਤਾ ਅਸ਼੍ਲੇਲਤਾ ਦਾ ਬੋਹਤ ਜਿਆਦਾ ਵਾਦਾ ਕਰਤਾ ਹੈ ਤੇ ਕਈ ਵਾਰ ਤਾਂ ਮੈਂ ਆਪਣੇ ਸੰਗੀ-ਸਾਥੀਆਂ ਦੀਆਂ ਗਲਤ ਫੋਟੋਆਂ ਬਣਾਕੇ ਬਲੈਕਮੇਲ ਕੀਤਾ ਜਾਂਦਾ ਕਿ ਉਨ੍ਹਾਂ ਨਾਲ ਬੁਰਾ ਵੇਹਰ ਕੀਤਾ ਜਾਂਦਾ ਆਯ ਜੋ ਕੇ ਓਨਾਂ ਨੂ ਦਿਮਾਗੀ ਤੋਰ ਤੇ ਪਰੇਸ਼ਾਨ ਹਾਂਜੀ ਹਾਂਜੀ ਸੱਜਣ ਮਨੋਵਿਗਿਆਨਿਕ ਦਾ ਰਾਜ ਦਾ ਅਰਥ ਮਨੋਵਿਗਿਆਨਿਕ

ਪਰ ਕੋਈ ਗੱਲ ਸਥਿਤੀ ਜਾਨਣ ਵੱਲ ਹੀ ਸ ਜਾਣੀ ਜਾਂਦੀ ਹੈ ਤਾਂ ਉਸ ਦਾ ਘੱਟੋ ਘੱਟ ਪੰਜ ਮਨੁੱਖੀ ਗਿਆਨ ਦਾ ਸਰੋਤ ਹੈ ਹਾਂ ਜੀ ਦੀ ਤਾਂ ਕਿ mobile phone ਦੇ ਦਿੱਤੀ ਅਨੇਕਾਂ ਲਾਭ ਹਨ ਉਥੇ ਹੀ ਖਤਰੇ ਤੋਂ ਖਾਲੀ ਨਹੀਂ ਐਲਾਨੀਆਂ ਪਹਿਲਾਂ ਡਾ

ਕੇ ਆਯ ਜਿਵੇਂ ਕੇ ਮਨੁਖੀ ਦਿਮਾਗ ਦੇ ਊਟੀ ਵੀ ਓਵੇਂ ਅਸਰ ਪਾਂਦਾ ਸਾਂਭੀ ਤਾਂ ਕਿ ਕੋਈ ਵੀ ਆਪਾਂ ਗੱਲ ਸੁਣਦਿਆਂ ਸਹੂਲਤਾਂ ਸਾਡੇ ਦਿਮਾਗ ਸੀ ਮਿਨਟ ਤੱਕ ਦਾ ਪੂਰਾ ਰਹਿੰਦਾ ਹੈ ਹੈ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 ਕਾਰਨ ਵੀ ਕਈਆਂ ਨੂੰ ਜ਼ਖ਼ਮੀ ਹੋ ਜਾਂਦੇ ਕਈ ਲੋਕ ਰਿੰਗਟਿਊਨ ਜਾਹਲ ਬੰਦਾ ਇਹ ਹੈ ਕਿ ਜਦੋਂ ਸ਼ਰਮਸ਼ਾਰ ਹੋ ਜਾਂਦਾ ਕੇ ਓਸਨੂ ਪਤਾ ਈ ਨਾਈ ਚਲਦਾ ਕੇ ਸ਼ਰਮਿੰਦਗੀ ਕਿਸ ਤਰਹ ਛੁਪੇ ਤੇ ਈਯ ਗਲਤ ਤਾਰ੍ਕ਼ੀ ਨਾਲ use ਕੀਤਾ ਜਾਂਦਾ ਹਾਂਜੀ ਮਤਲਬ ਏਡੀ ਤੇ ਕੀਨੀ ਲਾਬ ਹੇਗੇ ਨੇ ਮਤਲਬ ਲਾਭ ਤੇ ਬੋਹਤ ਜਿਆਦਾ ਈ ਨੇ ਪਰ ਤਰੀਕ਼ੇ ਨਾਲ ਚਾਲੈਯਾਯ ਤੇ ਕਾਫੀ ਸਾਨੂ ਲਾਬ ਮਿਲਣ ਗੇ ਹਾਨਾ ਹਾਂਜੀ ਹਾਂਜੀ ਕਾਫੀ ਨੁਕਸਾਨ ਵੀ ਹੇਗੇ ਨੇ ਬਿਲਕੁਲ ਬਿਲਕੁਲ ਹਾਂਜੀ ਤੇ ਓਹੀ ਮਤਲਬ ਫੇਰ ਵੀ ਆਪਾਂ ਨੂ ਜਾਗਰੂਕ ਰਹਨਾ ਚੀ ਦਾ ਸਬਾ ਨੂ ਦਸਣਾ ਚੀ ਦ ਇਨਾਂ ਦੀ ਸਹੀ ਵਰਤੁ ਕਰਨ ਲੈ ਹਾਂਜੀ ਸਹੀ ਤਰੀਕ਼ੇ ਨਾਲ ਉਸੇ ਕਰਨਾ ਚੀ ਦਾ phone ਚ੍ਲੋ ਠੀਕ ਆ ਮੇਰੀ ਕੋਲ ਕੋਈ ਹੋਰ topic ਤੇ ਮੈਂ call ਕਰਨ ਗੀ ਦੀ ਤਨੁ ਹਨ ਜੀ ਹਨ ਜੀ ਠੀਕ ਹੈ ਠੀਕ ਹੈ ਅੱਜ ਜੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਉਹ ਹੈ ਸਿਹਤ ਦੇ ਉੱਪਰ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਆਪਣੇ ਕੰਮ ਕਾਜ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵਿਅਸਤ ਰਹਿਣ ਲੱਗ ਪਿਆ ਹੈ, ਅਤੇ ਉਸ ਕੋਲ ਇੰਨਾ ਸਮੇਂ ਨਹੀਂ ਹੁੰਦਾ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖੇ। ਮੈਂ ਤੁਹਾਡੇ ਤੋਂ ਇਹ ਸੁਝਾਵ ਲੈਣ ਚਾਹੁੰਦਾ ਹਾਂ ਕਿ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਕਿਹਨਾਂ ਕਿਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ,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 ਦੇਖੋ ਜੀ ਸਭ ਤੋਂ ਮੁੱਢਲਾ ਜਿਹੜਾ ਨਿਯਮ ਹੈ ਆਪਣੇ ਪੰਜਾਬੀ ਲੋਕਾਂ ਦਾ ਖੇਡਾਂ ਖੇਡਾਂ ਦੇ ਦੁਆਰਾ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਉਸ ਤੋਂ ਬਾਅਦ ਜੋ ਹੈ ਆਪਣੇ ਭੋਜਨ ਸੰਤੁਲਿਤ ਆਹਾਰ ਜਿਹਨੂੰ ਆਪਾਂ ਆਖਦੇ ਹਾਂ, ਉਸਦਾ ਆਪਣੇ ਭੋਜਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ।

ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਕਿ ਇਨਸਾਨ ਦੀ ਸਿਹਤ ਵਿੱਚ ਜੋ ਸਭ ਤੋਂ ਪਹਿਲਾ ਪੜਾਅ ਹੈ ਉਹ ਹੈ ਭੋਜਨ ਦਾ, ਜਿਵੇਂ ਕਿ ਤੁਸੀਂ ਇਹ ਦੱਸ ਰਹੇ ਹੋ ਕਿ

ਅਤੇ ਕਾਰਬੋਹਾਈਡ੍ਰੇਟ, ਵਿਟਾਮਿਨਸ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਚੰਗੀ ਬਣਾਈ ਰੱਖਣ ਦੇ ਲਈ ਕਸ਼ਰਤਾਂ ਵੀ ਕਰਨੀਆਂ ਚਾਹੀਦੀਆਂ ਹਨ, ਸ਼ੈਰ ਵੀ ਕਰਨਾ ਚਾਹੀਦੀ ਹਨ, ਤੁਸੀਂ ਲੋਕਾਂ ਨੂੰ ਇਸ ਬਾਰੇ ਕੀ ਸੁਝਾਵ ਦੇਣਾ ਚਾਹੋਗੇ ਕਿ ਹਰ ਇਨਸਾਨ ਨੂੰ, ਸ਼ੈਰ ਕਿਸ ਸਮੇਂ ਕਰਨੀ ਚਾਹੀਦੀ ਹੈ ਅਤੇ ਜੋ ਇਨਸਾਨ ਸ਼ੈਰ ਕਰਦਾ ਹੈ, ਉਸ ਨਾਲ ਇਨਸਾਨ ਨੂੰ ਕੀ ਕੀ ਫ਼ਾਇਦੇ ਹੁੰਦੇ ਹਨ। ਦੇਖੋ ਜੀ ਸਭ ਤੋਂ ਪਹਿਲਾਂ ਸ਼ੈਰ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਸਵੇਰ ਦਾ ਸਵੇਰ ਦੀ ਸ਼ੈਰ ਕਰਕੇ ਆਪਾਂ ਇੱਕ ਸੁੱਧ ਆਕਸੀਜਨ ਜਿਹੜੀ ਹੈ ਸਰੀਰ ਨੂੰ ਦਿੰਦੇ ਹਾਂ ਜਿਸ ਨਾਲ ਕਿ ਆਪਣਾ mind ਵੀ ਬੜਾ relax ਹੁੰਦਾ ਹੈ ਜਿਸ ਵੇਲੇ ਆਪਾਂ ਉੱਠਦੇ ਹਾਂ ਉਸ ਵੇਲੇ ਆਪਾਂ ਬਿਲਕੁਲ ਤੰਦਰੁਸਤੀ ਦੀ ਹਾਲਤ ਵਿੱਚ ਉੱਠਦੇ ਹਾਂ, ਕਿਸੇ ਪ੍ਰਕਾਰ ਦੀ ਕੋਈ ਦਿਮਾਗੀ ਤਨਾਵ ਨਹੀਂ ਹੁੰਦਾ, ਤੇ ਕਿਸੇ ਪ੍ਰਕਾਰ ਦੀ ਕੋਈ ਥਕਾਵਟ ਜੇ ਸਵੇਰ ਦੇ ਵੇਲੇ ਸ਼ੈਰ ਕੀਤੀ ਜਾਵੇ ਉਹ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜੇ ਆਪਾਂ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

ਬੜੀ ਚੰਗੀ ਰਹਿ ਪਾਉਂਦੀ ਹੈ ਅਤੇ ਉਹ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਦੋਂ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ, ਤਾਂ ਮੌਸਮ ਦੇ ਵਿੱਚ ਪਰਿਵਰਤਨ ਹੋਣ ਨਾਲ ਕੀ ਉਸਦਾ ਕਿਤੇ ਨਾ ਕਿਤੇ ਅਸਰ ਇਨਸਾਨ ਦੀ ਸਿਹਤ ਉੱਪਰ ਪੈਂਦਾ ਹੈ, ਜਿਵੇਂ ਆਪਾਂ ਗੱਲ ਕਰ ਲਈਏ, ਕੀ ਜਦੋਂ ਗਰਮੀਆਂ ਦਾ ਮੌਸਮ ਆਉਂਦਾ ਹੈ, ਜਾਂ ਸਰਦੀਆਂ ਦਾ ਮੌਸਮ ਆਉਂਦਾ ਹੈ ਕੀ ਇਹਨਾਂ ਮੌਸਮ ਦੇ ਪਰਿਵਰਤਨ ਦਾ ਵੀ ਅਸਰ ਇਨਸਾਨ ਦੀ ਸਿਹਤ ਉੱਪਰ ਵੇਖਿਆ ਜਾਂਦਾ ਹੈ? ਜੀ ਬਿਲਕੁਲ ਵੇਖਿਆ ਜਾਂਦਾ ਹੈ ਗਰਮੀਆਂ ਦੇ ਵਿੱਚ ਜੋ ਹੈ ਆਪਣਾ ਸਰੀਰ ਠੰਢਕ ਭਾਲਦਾ ਹੈ,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 ਜਿਵੇਂ ਜਿਵੇਂ ਚੜ੍ਹਦਾ ਹੈ ਉਵੇਂ ਉਵੇਂ ਗਰਮ ਹਵਾਵਾਂ ਦਾ ਵਹਾਅ ਵੱਧ ਜਾਂਦਾ ਹੇ ਤੇ ਇਸੇ ਤਰ੍ਹਾਂ ਹੀ ਦਸੰਬਰ ਜਨਵਰੀ ਦੇ ਮਹੀਨੇ ਵਿੱਚ ਠੰਢੀਆਂ ਹਵਾਵਾਂ ਦਾ ਵੇਗ ਆਪਣੇ ਉੱਤਰ ਭਾਰਤ ਵਿੱਚ ਚੱਲਦਾ ਹੈ, ਜਿਸਦਾ ਪ੍ਰਭਾਵ ਪੂਰਾ ਪੂਰਾ ਸਿਹਤ ਤੇ ਪੈਂਦਾ ਹੈ, ਇੱਕਦਮ ਸਰਦੀ ਆ ਜਾਣ ਕਾਰਨ ਜੇ ਆਪਾਂ ਗਰਮ ਕੱਪੜੇ ਨਹੀਂ ਪਾਉਂਦੇ ਤਾਂ ਉਹ ਵੀ ਆਪਣੇ ਆਪਾਂ ਨੂੰ ਠੰਢ ਲੱਗਣ ਦਾ ਕਾਰਨ ਬਣ ਜਾਂਦਾ ਹੈ ਸਿਹਤ ਖ਼ਰਾਬ ਹੋ ਸਕਦੀ ਹੈ। ਗਰਮੀਆਂ ਦੇ ਵਿੱਚ ਜੇ ਆਪਾਂ ਗਰਮ ਕੱਪੜੇ ਪਾਈ ਰੱਖਾਂਗੇ ਉਸ ਕਰਕੇ ਵੀ ਆਪਣੀ ਸਿਹਤ ਜਿਹੜੀ ਹੈ ਖ਼ਰਾਬ ਹੋ ਸਕਦੀ ਹੈ। ਜੇ ਆਪਾਂ ਗੱਲ ਕਰੀਏ ਕਿ ਜਿਵੇਂ ਤੁਸੀਂ ਇਹ ਦੱਸ ਰਹੇ ਹੋ ਕਿ ਜਦੋਂ ਮੌਸਮ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਉਸਦਾ ਸਿੱਧਾ ਸਿੱਧਾ ਅਸਰ ਇਨਸਾਨ ਦੀ ਸਿਹਤ ਦੇ

ਆਪਣੇ ਬੱਚਿਆਂ ਦੇ ਭੋਜਨ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਦੇ ਬੱਚੇ ਬਹੁਤ ਹੀ ਜ਼ਿਆਦਾ ਕੰਮਜ਼ੋਰ ਹੋ ਜਾਂਦੇ ਹਨ, ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਕਿ ਵੱਡੇ ਹੋਣ ਤੋਂ ਬਾਅਦ ਵੀ ਉਹਨਾਂ ਦੀ ਸਿਹਤ ਨਹੀਂ ਬਣ ਪਾਉਂਦੀ ਅਤੇ ਉਹ ਸਰੀਰ ਪੱਖੋਂ ਬਹੁਤ ਕੰਮਜ਼ੋਰ ਹੁੰਦੇ ਹਨ, ਜੇ ਆਪਾਂ ਗੱਲ ਕਰੀਏ ਕਿ ਜਿਸ ਬੱਚੇ ਦੇ ਮਾਤਾ ਪਿਤਾ ਉਸਦੇ ਭੋਜਨ ਦੀ ਵੱਲ ਧਿਆਨ ਨਹੀਂ ਦਿੰਦੇ ਅਤੇ ਉਹਨਾਂ ਨੂੰ ਬਚਪਨ ਵਿੱਚ ਕਈ ਸਾਰੇ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਤੁਸੀਂ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 ਉਹਨਾਂ ਨੂੰ ਅੱਗੇ ਚੱਲ ਕੇ ਕਿਸੇ ਵੀ ਪ੍ਰਕਾਰ ਦੇ ਕੁਪੋਸ਼ਣ ਦਾ ਸ਼ਿਕਾਰ ਨਾ ਹੋਣਾ ਪਵੇ। ਵੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਭੋਜਨ ਦੇ ਵਿੱਚ ਦਾਲਾਂ ਹਰੀਆਂ ਸਬਜ਼ੀਆਂ ਦਾ ਪ੍ਰਯੋਗ ਕਰਕੇ ਬੱਚੇ ਨੂੰ ਲਗਪਗ ਪ੍ਰੋਟੀਨ, ਕਾਰਬੋਹਾਈਡ੍ਰੇਟ ਦੀ ਮਾਤਰਾ ਦੇ ਸਕਦੇ ਹਾਂ ਕੁੱਝ ਫਲ ਹਨ ਜੋ ਆਪਾਂ ਨੂੰ ਆਮ ਮਿਲਦੇ ਰਹਿੰਦੇ ਹਨ, ਜੇ ਉਹ ਫਲ ਹਨ ਉਹ ਮੌਸਮੀ ਫਲਾਂ ਦਾ ਖਾਣਾ ਜ਼ਿਆਦਾ ਜ਼ਰੂਰੀ ਹੈ, ਬੇਰੁੱਤੀ ਸਬਜ਼~ ਸਬਜ਼ੀ ਦਾ ਖਾਣਾ ਜਾਂ ਦਾਲਾਂ ਦਾ ਖਾਣਾ ਜਾਂ ਫਲਾਂ ਦਾ ਖਾਣਾ ਜਿਹੜਾ ਹੈ ਸਿਹਤ ਲਈ

ਇਹਨਾਂ ਵਸਤੂਆਂ ਦਾ ਪ੍ਰਯੋਗ ਕਰ ਸਕਦੇ ਹਾਂ।

ਆਪਣੇ ਤਰਬੂਜ਼ ਖ਼ਰਬੂਜ਼ਾ, ਅੰਬ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ, ਇਸਦਾ ਵਿਸ਼ੇਸ਼ ਕਾਰਨ ਇਹ ਹੁੰਦਾ ਹੈ ਜਿਵੇਂ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

ਉਸ ਗਰਮੈਸ਼ ਨੂੰ ਠੰਢਾ ਕਰਨ ਦੇ ਲਈ ਠੰਢੀ ਤਸੀਰ ਦੇ ਤੌਰ ਤੇ ਆਪਾਂ ਗੰਨੇ ਦਾ ਜੂਸ ਇਹਨਾਂ ਦਿਨਾਂ 'ਚ ਹੀ ਕਿਨੂੰ ਮਾਲਟੇ ਇਹਨਾਂ ਦਿਨਾਂ 'ਚ ਹੀ ਖਾ ਸਕਦੇ ਹਾਂ, ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਅੰਬ ਜਿਹੜਾ ਹੈ ਗਰਮੀ ਗਰਮ ਮੰਨਿਆ ਜਾਂਦਾ ਹੈ, ਜਿਦੀ ਤਸੀਰ ਗਰਮ ਹੁੰਦੀ ਹੈ ਤੇ ਉਸਨੂੰ ਗਰਮੀਆਂ ਦੇ ਵਿੱਚ ਕਿਉਂ ਖਾਇਆ ਜਾਂਦਾ ਹੈ,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 ਆਪਾਂ ਗਰਮੀਆਂ ਦੇ ਵਿੱਚ ਅੰਬ ਦੀ ਜ਼ਿਆਦਾ ਖਾਣਾ ਮੰਨਿਆ ਜਾਂਦਾ ਹੈ ਵੈਸੇ ਹਰ ਰੁੱਤ ਦੇ ਅਨੁਸਾਰ ਜੋ ਫਲ ਬਾਜ਼ਾਰ ਦੇ ਵਿੱਚ ਆਉਂਦੇ ਹਨ, ਉਹਨਾਂ ਨੂੰ ਖਾਣਾ ਚਾਹੀਦਾ ਹੈ ਹਰੇਕ ਫਲ ਦੀ ਆਪਣੀ ਵਿਸ਼ੇਸ਼ ਰੁੱਤ ਹੁੰਦੀ ਹੈ ਜੋ ਸਾਨ~ ਫਲਾਂ ਨੂੰ ਰੁੱਤਾਂ ਦੇ ਅਨੁਸਾਰ ਹੀ ਖਾਧਾ ਜਾਏ ਤਾਂ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ, ਲਾਭਦਾਇਕ ਹੋ ਸਕਦੇ ਹਨ।

ਖੇਡਾਂ ਖੇਡਦੇ ਰਹਿੰਦੇ ਹਨ ਜਾਂ ਕੋਈ ਸਰੀਰਕ ਕੰਮ ਕਰਦੇ ਰਹਿੰਦੇ ਹਨ, ਜਿਸ ਨਾਲ ਕੀ ਉਹਨਾਂ ਦੇ ਸਰੀਰ ਦੀ ਕਸ਼ਰਤ ਹੁੰਦੀ ਰਹਿੰਦੀ ਹੈ ਅਤੇ ਉਹਨਾਂ ਦੀ ਸਿਹਤ ਵੀ ਚੰਗੀ ਬਣੀ ਰਹਿੰਦੀ ਹੈ, ਜੇ ਆਪਾਂ ਗੱਲ ਕਰੀਏ ਕਿ ਜੋ ਕਿਸਾਨ ਹਨ ਉਹ ਆਪਣਾ ਜ਼ਿਆਦਾ ਕੰਮ ਆਪਣੀ ਹੱਥੀ ਕਰਦੇ ਹਨ ਅਤੇ ਉਹਨਾਂ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਉਹਨਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਹਨ ਕੀ ਤੁਸੀਂ ਇਸ ਬਾਰੇ ਵਿੱਚ ਇਹ ਦੱਸ ਸਕਦੇ ਹੋ ਕਿ ਜੋ ਇਨਸਾਨ ਕਿਸੇ ਨਾ ਕਿਸੇ ਪ੍ਰਕਾਰ ਦੀ ਸਰੀਰਕ ਮਿਹਨਤ ਕਰਦਾ ਹੈ ਜਾਂ ਖੇਡਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ, ਉਸਨੂੰ ਘੱਟ ਬਿਮਾਰੀਆਂ ਲੱਗਦੀਆਂ ਹਨ, ਅਤੇ ਉਸਦਾ ਸਰੀਰ ਕਿਤੇ ਨਾ ਕਿਤੇ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਤੰਦਰੁਸਤ ਹੁੰਦਾ ਹੈ। ਦੇਖੋ ਜੀ ਕਿਤੇ ਨਾ ਕਿਤੇ ਅੱਜ ਜੋ pesticides use ਹੋ ਰਹੇ ਆ farming ਦੇ ਵਿੱਚ ਆਪਾਂ ਨੀ ਕਹਿ ਸਕਦੇ ਵੀ ਆਪਾਂ ਅੱਜ ਸਬਜ਼ੀਆਂ, ਫਲ ਸੁੱਧਤਾ ਦੇ ਅਨੁਸਾਰ ਖਾ ਰਹੇ ਹਾਂ ਅੱਜ ਕਿਸਾਨ ਵੱਧ ਮੁਨਾਫ਼ਾ ਲੈਣ ਦੇ ਚੱਕਰ 'ਚ ਖੇਤਾਂ ਦੇ ਵਿੱਚ ਵੱਧ pesticide ਜਾਂ ਦਵਾਈਆਂ ਦੀ ਵਰਤੋਂ ਕਰਦਾ ਹੈ, ਇੱਕ ਮੁਨਾਫ਼ੇ ਪਿੱਛੇ ਹੀ ਕਿਸਾਨ ਵੀ ਜਿਹੜਾ ਹੈ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਚਲੋ ਉਹ ਉਹਨਾਂ ਦੀ ਵੀ ਮਜ਼ਬੂਰੀ ਹੈ ਕਿਉਂਕਿ ਅੱਜ ਕੱਲ੍ਹ ਬਿਮਾਰੀਆਂ ਕੁੱਝ ਇਸ ਤਰ੍ਹਾਂ ਦੀਆਂ ਚੱਲ ਰਹੀਆਂ, ਜਿਸ ਕਰਕੇ ਉਹ pesticide use ਕਰ ਰਹੇ ਨੇ ਪਰ ਅਗਰ ਜੇ ਆਪਾਂ pesticide ਖਾ ਰਹੇ ਹਾਂ ਪਹਿਲੀ ਗੱਲ ਤਾਂ ਸਬਜ਼ੀਆਂ ਨੂੰ ਹਰੀਆਂ ਸਬਜ਼ੀਆਂ ਨੂੰ ਤੇ ਬਾਕੀ ਹੋਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਪਕਾ ਕੇ ਖਾਣਾ ਚਾਹੀਦਾ ਹੈ, ਵੈਸੇ

ਫਿਰ ਜੋ ਵਿਅਕਤੀ ਖੇਡਦਾ ਹੈ ਉਹ ਖੇਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ, ਜਿਸ ਕਰਕੇ ਕਿ ਉਸ ਨੇ ਜੋ ਖਾਧਾ ਹੈ, ਉਸਨੂੰ ਆਪਣੀ ਖੇਡ ਦੇ ਦੁਆਰਾ ਪਚ ਜਾਵੇ ਪਚ ਕਿਰਿਆ ਜਿਹੜੀ ਹੈ, ਉਸਨੂੰ ਤੇਜ਼ ਕਰਦਾ ਹੈ ਤੇ ਭੋਜਨ ਪਚ ਵੀ ਜਾਂਦਾ ਹੈ ਜ਼ਲਦੀ ਜਿੰਨਾ ਖੇਡੇਗਾ, ਓਨੀ ਜ਼ਿਆਦਾ ਉਸਨੂੰ ਭੁੱਖ ਲੱਗੇਗੀ ਜਿੰਨੀ ਭੁੱਖ ਲੱਗੇਗੀ, ਓਨਾ ਵਧੀਆ ਉਹ ਖਾਏਗਾ ਖੇਡ ਦੇ ਨਾਲ ਭੋਜਨ ਦਾ ਡੂੰਘਾ ਸੰਬੰਧ ਹੈ ਜੇ ਇੱਕ ਵਿਅਕਤੀ ਇੱਕ ਘੰਟਾ ਲਗਾਤਾਰ ਜ਼ੋਰ ਵਾਲੀ ਕੋਈ ਖੇਡ ਖੇਡਦਾ ਹੈ, ਜਾਂ ਜ਼ੋਰ ਵਾਲਾ ਕੋਈ ਕੰਮ ਕਰਦਾ ਹੈ ਜਿਵੇਂ ਕਿਸਾਨ ਖੇਤ ਦੇ ਵਿੱਚ ਕਹੀ ਚਲਾਉਂਦੇ ਹਨ ਜਾਂ ਆਪਾਂ ਕਹਿ ਦੇਈਏ ਖੇਤ ਦੀ ਵਾਹੀ ਕਰਦੇ ਹਨ ਇੱਕ time ਤੇ ਜਦੋਂ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਸ time ਦੀ ਗੱਲ ਕਰ ਰਿਹਾ ਹਾਂ ਮੈਂ, ਉਸ time ਕਿਸਾਨ ਚੰਗਾ ਖਾਂਦੇ ਸੀ ਚੰਗਾ ਸਰੀਰ ਨੂੰ ਖੇਤਾਂ ਦੇ ਵਿੱਚ ਵਾਹੁੰਦੇ ਸੀ, ਜੇ ਅੱਜ ਦੇ ਮੁਕਾਬਲੇ ਦੀ ਗੱਲ ਕਰੀਏ ਅੱਜ ਦੇ ਲੋਕ ਤਕਨੀਕੀ ਹੋਣ ਕਰਕੇ ਸਰੀਰ ਦੀ ਘੱਟ ਵਰਤੋਂ ਕਰਦੇ ਹੈ ਤੇ ਮਸ਼ੀਨਾਂ ਦੀ ਵਰਤੋਂ ਜ਼ਿਆਦਾ ਕਰਦੇ ਹੈ, ਜਿਸ ਕਰਕੇ ਇਨਸਾਨੀ ਸਰੀਰ ਜ਼ਿਆਦਾ ਬਿਮਾਰ ਹੋਣ ਲੱਗ ਗਿਆ, ਜਾਂ ਕਹਿ ਲਓ ਅੱਜ ਮੋਟਾਪੇ ਦਾ ਸ਼ਿਕਾਰ ਹੋਣ ਲੱਗ ਗਿਆ ਜਿਸਦਾ ਵਿਸ਼ੇਸ਼ ਕਥਨ ਜੇ ਆਪਾਂ ਮੰਨੀਏ ਤਾਂ ਪੱਛਮੀ ਸਭਿਅਤਾ ਦਾ ਜੋ ਪ੍ਰਚਾਰ ਆਪਣੇ ਭਾਰਤ 'ਚ ਚੱਲ ਰਿਹਾ ਹੈ ਜਾਂ ਏਸੀਆ 'ਚ ਚੱਲ ਰਿਹਾ ਹੈ, ਉਸਦਾ ਪ੍ਰਭਾਵ ਵੀ ਵਿਅਕਤੀ ਦੀ ਸਿਹਤ ਤੇ ਬਹੁਤ ਜ਼ਿਆਦਾ ਪੈ ਰਿਹਾ ਹੈ ਜਿਹਦੇ ਵਿੱਚ ਅੱਜ ਜੋ ਮਸ਼ਾਲੇਦਾਰ ਭੋਜਨ ਹੈ, ਜਿਸਨੂੰ ਬਰਗਰ, ਪੀਜ਼ੇ, ਨਿਊਡਲ ਹੋਰ ਵੀ ਬਹੁਤ ਹੈ, ਜੋ ਖਾਣੇ ਦੇ ਵਿੱਚ ਲੋਕ ਖਾ ਰਹੇ ਹੈ ਜੇ ਆਪਾਂ ਗੱਲ ਕਰੀਏ ਇੱਕ ਬਰਗਰ ਖਾਣ ਤੋਂ ਬਾਅਦ ਲਗਪਗ ਇੱਕ ਇਨਸਾਨ ਨੂੰ ਘੱਟੋ ਘੱਟ ਪੰਜ ਤੋਂ ਸੱਤ ਕਿੱਲੋਮੀਟਰ ਪੈਦਲ ਚੱਲਣਾ ਪੈਂਦਾ ਹੈ ਫਿਰ ਕਿਤੇ ਜਾ ਕੇ ਉਹ ਬਰਗਰ ਪੱਚਦਾ ਹੈ।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 ਜਿਸਦਾ ਭਾਰ ਅੱਸੀ ਕਿੱਲੋ ਹੈ ਉਸਨੂੰ ਲਗਪਗ ਤਿੰਨ ਸੌ ਤੋਂ ਚਾਰ ਸੌ ਕੈਲੋਰੀਜ਼ ਚਾਹੀਦੀ ਹੁੰਦੀ ਹੈ ਜੋ ਕੈਲੋਰੀਜ਼ ਲੈਣ ਲਈ ਉਸ ਤੋਂ ਵੱਧ ਖਾਂਦਾ ਹੈ, ਤਾਂ ਫਿਰ ਉਹ ਮੋਟਾਪੇ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਇੱਕ ਸੰਤੁਲਿਤ ਭੋਜਨ ਜੋ ਵਿਅਕਤੀ ਦੀ ਅਹ ਸਿਹਤ ਨੂੰ ਸੁਧਾਰ ਸਕਦਾ ਹੈ ਜਿਹਦੇ ਵਿੱਚ ਆਪਾਂ ਗੱਲ ਕਰੀਏ ਹਰੇ ਪੱਤੇਦਾਰ ਸਬਜ਼ੀਆਂ ਸਰਦੀਆਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਆਪਾਂ ਆਮ ਦੇਖਦੇ ਹਾਂ ਪੱਤੇ ਸਾਗ ਹੋ ਗਿਆ, ਪਾਲਕ ਹੋ ਗਈ ਮੇਥਰਾ ਹੋ ਗਿਆ ਠੀਕ ਹੈ ਜੀ ਇਹ ਸਬਜ਼ੀਆਂ ਖਾ ਕੇ ਜੇ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜੇ ਆਪਾਂ ਗੱਲ ਕਰੀਏ ਕਿ ਜੋ ਭੋਜਨ ਲੋਕ ਵਰਤਮਾਨ ਸਮੇਂ ਵਿੱਚ ਖਾ ਰਹੇ ਹਨ, ਉਹ ਕਿਤੇ ਨਾ ਕਿਤੇ ਸੁੱਧ ਨਹੀਂ ਮੰਨਿਆ ਜਾਂਦਾ ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਕਿਸਾਨ ਜੋ ਫਸਲਾਂ ਉਗਾਉਂਦਾ ਹੈ, ਉਹਨਾਂ ਫਸਲਾਂ ਵਿੱਚੋਂ ਵੱਧ ਤੋਂ ਵੱਧ ਉਤਪਾਦਨ ਲੈਣ ਦੇ ਲਈ ਉਹ ਰਸਾਇਣਿਕ ਖਾਦਾਂ ਦਾ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਵ ਕਰਦਾ ਹੈ, ਜਿਸ ਨਾਲ ਕਿ ਉਹਨਾਂ ਦੇ ਫਸਲ ਦੇ ਉਤਪਾਦਨ ਵਿੱਚ ਤਾਂ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 ਕਿਤੇ ਨਾ ਕਿਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਜੋ ਸਿੱਧਾ ਸਿੱਧਾ ਅਸਰ ਹੈ ਉਹ ਭੋਜਨ ਦੇ ਵਿੱਚ ਦੇਖਿਆ ਜਾਂਦਾ ਹੈ, ਅਤੇ ਜੋ ਜੀਵ ਜੰਤੂ ਇਹਨਾਂ ਰਸਾਇਣਿਕ ਖਾਦਾਂ ਤੋਂ ਤਿਆਰ ਕੀਤੀਆਂ ਫਸਲਾਂ ਦਾ ਸੇਵਨ ਕਰਦਾ ਹੈ ਉਹਨਾਂ ਦੀ ਸਿਹਤ ਉੱਪਰ ਵੀ ਅਸਰ ਪੈਂਦਾ ਹੈ, ਤੇ ਜੇ ਗੱਲ ਕਰੀਏ ਕਿ ਪੁਰਾਣੇ ਸਮੇਂ ਦੇ ਜੋ ਲੋਕ ਸਨ, ਉਹ ਕਿਤੇ ਨਾ ਕਿਤੇ ਇਹਨਾਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਤੋਂ ਬਿਨਾਂ ਵਾਲੀਆਂ ਫਸਲਾਂ ਤਿਆਰ ਕਰਦੇ ਸਨ,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

ਇਨਸਾਨ ਜੋ ਫਸਲਾਂ ਖਾ ਰਿਹਾ ਹੈ, ਉਸ ਵਿੱਚ ਇੱਕ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਮਿਲਿਆ ਹੁੰਦਾ ਹੈ ਜੋ ਇਨਸਾਨ ਦੀ ਸਿਹਤ ਉੱਪਰ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ, ਜੇ ਆਪਾਂ ਗੱਲ ਕਰੀਏ ਕਿ ਜੋ ਵਰਤਮਾਨ ਸਮੇਂ ਦਾ ਇਨਸਾਨ ਹੈ ਉਹ ਆਪਣੇ ਸਰੀਰ ਵੱਲ ਵੀ ਖ਼ਾਸ ਧਿਆਨ ਨਹੀਂ ਦਿੰਦਾ

ਬਹੁਤ ਜ਼ਿਆਦਾ ਸੇਵਨ ਕਰਦੇ ਹਨ ਜਿਸ ਨਾਲ ਕਿ ਉਹਨਾਂ ਦੇ ਸਰੀਰ ਵਿੱਚ ਮੋਟਾਪੇ ਵਰਗੀਆਂ ਬਿਮਾਰੀਆਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ ਇਸ ਤੋਂ ਇਲਾਵਾ ਜੋ ਲੋਕ ਮਿੱਠੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਉਹਨਾਂ ਨੂੰ ਵੀ ਸ਼ੂਗਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਮੈਂ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 ਤੇ ਉਸਦੀ ਸਿਹਤ ਉੱਪਰ ਕੀ ਪ੍ਰਭਾਵ ਪੈਂਦਾ ਹੈ ਤੇ ਉਸਨੂੰ ਆਪਣੀ ਸਿਹਤ ਵਿੱਚ ਸੁਧਾਰ ਕਰਨ ਦੇ ਲਈ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਉਸਨੂੰ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦਾ ਨਾ ਸਾਹਮਣਾ ਕਰਨਾ ਪਵੇ। ਦੇਖੋ ਜੀ ਸਭ ਤੋਂ ਪਹਿਲਾਂ ਇਨਸਾਨ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਵਿਗਿਆਨ ਨੇ ਇੱਕ ਵਿਅਕਤੀ ਦੀ Age ਦੇ ਅਨੁਸਾਰ ਆਰਾਮ ਦਾ ਸਮਾਂ ਦੱਸਿਆ ਹੈ, ਜਿਸ ਵਿੱਚ ਇੱਕ

ਇੱਕ ਇਨਸਾਨ ਰਾਤੀ ਬਾਰਾਂ ਇੱਕ ਵਜੇ ਤੱਕ ਕੰਮ ਕਰਦਾ ਹੈ ਸਵੇਰੇ ਫਿਰ ਉਹ ਪੰਜ ਵਜੇ ਉੱਠ ਕੇ ਆਪਣੇ ਕੰਮ ਤੇ ਲੱਗ ਜਾਂਦਾ ਹੈ ਜਿਸ ਦਾ ਨੁਕਸਾਨ ਮਾਨਸਿਕ ਤੌਰ ਤੇ ਇਨਸਾਨ ਨੂੰ ਹੋ ਰਿਹਾ ਹੈ ਮਾਨਸਿਕ ਤੌਰ ਤੇ ਜੇ ਆਪਾਂ ਸਵਸਥ ਨਹੀਂ ਹਾਂ ਸਰੀਰਕ ਤੌਰ ਤੇ ਵੀ ਆਪਾਂ ਸਵਸਥ ਨਹੀਂ ਰਹਿ ਸਕਦੇ ਉਸਦਾ ਕਾਰਨ ਜੇ ਵਿਅਕਤੀ ਅੱਠ ਘੰਟੇ ਦੀ ਜਾਂ ਛੇ ਘੰਟੇ ਦੀ ਨੀਂਦ ਨਹੀਂ ਲੈਂਦਾ ਤਾਂ ਉਸਦਾ ਸਰੀਰਕ ਢਾਂਚਾ ਜਿਹੜਾ ਹੈ ਆਰਾਮ ਦੀ ਅਵਸਥਾ ਵਿੱਚ ਨਹੀਂ ਆਉਂਦਾ।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 ਗੱਲ ਕਰੀਏ ਤਾਂ ਸੱਤਰ ਤੋਂ ਪਜੱਤਰ percent ਲੋਕ ਸ਼ਾਇਦ ਮੇਰਾ ਅੰਦਾਜ਼ਾ ਗ਼ਲਤ ਵੀ ਹੋ ਸਕਦਾ ਇਸ ਤੋਂ ਵੱਧ ਵੀ ਹੋ ਸਕਦਾ ਹੈ, ਮਿਹਦੇ ਦੀਆਂ ਬਣੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਆ। ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇੱਕ ਜੀਭ ਦੇ ਸਵਾਦ ਦੇ ਲਈ ਆਪਾਂ ਆਪਣੇ ਸਰੀਰ ਆਪਣੇ ਸਵਾਸਥ ਦੇ ਨਾਲ ਬਹੁਤ ਵੱਡਾ ਖਿਲਵਾੜ ਕਰ ਰਿਹਾ ਹੈ ਤੇ ਖ਼ਾਸ ਕਰਕੇ ਜਿਹੜੇ ਲੋਕ ਰਾਤ ਨੂੰ ਮਿਹਦੇ ਦਾ ਸੇਵਨ ਕਰਦੇ ਹਨ, ਮੈਂ ਆਮ ਦੇਖਦਾ ਹਾਂ ਸ਼ਹਿਰਾਂ ਦੇ ਵਿੱਚ ਰਾਤ ਨੂੰ ਕਈ ਵਾਰ ਜਦੋਂ ਗੁਜ਼ਰਦੇ ਹਾਂ ਜੋ ਰੇੜੀਆਂ ਹੁੰਦੀਆਂ ਉਹਨਾਂ ਤੇ ਬਹੁਤ ਜੇ ਲੋਕ ਇੰਨੀ ਕੁ ਹੁੰਦੀ ਹੈ ਵੀ ਸਾਰੇ ਹੀ ਜਿਹੜੇ ਪੱਛਮੀ ਭੋਜਨ ਦੇ ਵੱਲ ਵੱਧ ਰਹੇ ਹੈ, ਅੱਜ ਕੱਲ੍ਹ ਤਾਂ ਜਿਵੇਂ ਦੁਕਾਨਾਂ ਵੱਡੀਆਂ ਵੀ ਖੁੱਲ ਚੁੱਕੀਆਂ, ਪੀਜ਼ੇ ਪੀਜ਼ੇ ਵਗ਼ੈਰਾ ਆ ਗਏ, ਤੇ ਮੇਰਾ ਇਹੀ ਕਹਿਣਾ ਹੈ ਵੀ ਵਿਅਕਤੀ ਨੂੰ ਮਿਹਦੇ ਦੀਆਂ ਬਣੀਆਂ ਵਸਤੂਆਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਜਿਹੜਾ ਹੈ, ਫਲ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਆਪਣੇ ਭੋਜਨ ਦੇ ਵਿੱਚ ਸਲਾਦ ਨੂੰ ਨਿੰਬੂ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

ਜੇ ਆਪਾਂ ਗੱਲ ਕਰੀਏ ਕਿ ਜੋ ਵਾਤਾਵਰਨ ਹੈ ਉਸ ਦਾ ਇਨਸਾਨ ਦੀ ਸਿਹਤ ਉੱਪਰ ਵੀ ਬਹੁਤ ਜ਼ਿਆਦਾ ਅਸਰ ਦੇਖਿਆ ਜਾਂਦਾ ਹੈ, ਜੇ ਆਪਾਂ

ਬਹੁਤ ਹੀ ਜ਼ਿਆਦਾ ਮੋਟਰ ਗੱਡੀਆਂ ਚੱਲਦੀਆਂ ਹਨ, ਜਿੰਨਾਂ ਵਿੱਚੋਂ ਨਿਕਲਣ ਵਾਲਾ ਧੂੰਆ ਵਾਤਾਵਰਨ 'ਚ ਫੈਲ ਜਾਂਦਾ ਹੈ, ਅਤੇ ਕਿਤੇ ਨਾ ਕਿਤੇ ਸਾਨੂੰ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ, ਕਈ ਵਾਰ ਲੋਕਾਂ ਨੂੰ ਇਸ ਕਾਰਨ ਸਾਹ ਦੀ ਬਿਮਾਰੀ ਵੀ ਲੱਗ ਜਾਂਦੀ ਹੈ, ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਕਿ ਇਨਸਾਨ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੁਦਰਤ ਨਾਲ ਛੇੜਛਾੜ ਕੀਤੀ ਹੈ, ਜਿਵੇਂ ਕਿ ਜੰਗਲਾਂ ਦੀ ਕਟਾਈ ਅਤੇ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 ਜੰਗਲਾਂ ਦੀ ਕਟਾਈ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ, ਜੋ ਕਿ ਤਾਪਮਾਨ ਦੇ ਵਧਣ ਵਿੱਚ ਇੱਕ ਬਹੁਤ ਹੀ ਵੱਡਾ ਰੋਲ ਅਦਾ ਕਰਦੀ ਹੈ, ਕੀ ਤੁਸੀਂ ਇਸ ਬਾਰੇ ਇਹ ਦੱਸ ਸਕਦੇ ਹੋ ਕਿ ਜਿਵੇਂ ਇਨਸਾਨ ਜੰਗਲਾਂ ਦੀ ਅੰਧਾਧੁੰਦ ਕਟਾਈ ਕਰ ਰਿਹਾ ਹੈ ਉਸ ਨਾਲ ਵੀ ਕਿਤੇ ਨਾ ਕਿਤੇ ਇਨਸਾਨ ਦੀ ਸਿਹਤ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈ ਕਿ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਵੱਧ ਰਹੀ ਹੈ। ਬਿਲਕੁਲ ਜੀ ਇਨਸਾਨ ਦੇ ਆਪਣੇ ਮਤਲਬ ਲਈ ਜੋ ਕੁਦਰਤ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਹ ਸਭ ਤੋਂ ਵੱਡਾ ਕਾਰਨ,

ਤੇ ਆਪਾਂ ਆਮ ਦੇਖਦੇ ਹਾਂ ਜੋ ਵਾਤਾਵਰਨ ਦੇ ਵਿੱਚ ਗਰਮੀਆਂ ਦੇ ਵਿੱਚ ਤਾਪਮਾਨ ਬਹੁਤ ਵੱਧ ਜਾਂਦਾ ਹੈ, ਜਿਸਦੇ ਵਿੱਚ

ਏਸੀਆਂ ਦੇ ਦੁਆਰਾ ਨਿਕਲਣ ਵਾਲਾ ਜੋ ਕਲੋਰੋ ਫਲੋਰੋ ਕਾਰਬਨ ਹੁੰਦਾ ਹੈ ਉਸਦੇ ਕਾਰਨ ਵੀ ਤਾਪਮਾਨ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਜਾ ਰਿਹਾ ਹੈ,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 ਚੱਕਰ ਆਉਣਾ ਅਚਾਨਕ ਅਚਾਨਕ BP ਵੱਧ ਜਾਣਾ ਰਕਤ ਚਾਪ ਦਾ ਵੱਧ ਜਾਣਾ, ਘੱਟ ਜਾਣਾ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਗਰਮੀਆਂ ਦੇ ਦਿਨਾਂ ਵਿੱਚ ਆਮ ਦੇਖੀਆਂ ਜਾ ਸਕਦੀਆਂ ਹਨ,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 ਸਾਨੂੰ ਆਪਣੀ ਸਿਹਤ ਦਾ ਚੰਗਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਚੰਗਾ ਭੋਜਨ ਖਾਣਾ ਚਾਹੀਦਾ ਹੈ ਤੇ ਚੰਗੇ ਵਾਤਾਵਰਨ ਵਿੱਚ ਰਹਿਣਾ ਚਾਹੀਦਾ ਹੈ, ਜਿਸ ਨਾਲ ਕਿ ਸਾਨੂੰ

ਆਪਣੀ ਸਿਹਤ ਦਾ ਬੜੇ ਚੰਗੇ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੈ। start hello ਜੀ ਸੱਤ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਉਸਮਾਣੇ ਤੋਂ ਹੋਰ ਬਾਈ ਕਿ ਹਾਲ ਚਾਲ ਨੇ ਅੱਜ ਸਾਰੇ ਠੀਕ ਠਾਕ ਹੋਣਗੇ hope ਤੇ ਅੱਜ ਆਪਾਂ ਗੱਲ ਕਰਾਂਗੇ ਯਾਰ ਭਰਾ ਆਪਣੇ haters ਦੇ ਬਾਰੇ ਜਿਹੜੇ ਥੋਨੂੰ ਨਿੰਦਦੇ ਆ ਜਿਹੜੇ ਥੋਨੂੰ demotivate ਕਰਦੇ ਆ ਵੀ ਤੁਸੀਂ ਕੁਸ਼ ਨਹੀਂ ਕਰ ਸਕਦੇ ਤੁਸੀਂ ਕਿਸੇ ਲਾਇਕ ਨਹੀਂ ਖੋਟੇ ਸਿੱਕੇ ਹੋ ਏ ਹੋ ਵੋ ਹੋ ਹਣਾ ਤੁਸੀਂ study ਨਹੀਂ ਕੀਤੀ ਤੁਸੀਂ ਐਵੇਂ ਹੋ weak ਹੋ finacially ਲਾ ਲਓ ਹਣਾ

ਕਿਓਂਕਿ ਜਿੰਨਾ ਤੁਸੀਂ demotivate ਆਲੇ ਬੰਦਿਆਂ ਕੋਲ ਜਿਹੜੇ ਥੋਨੂੰ negative comment ਕਰ ਰਹੇ ਨੇ ਜਿੰਨਾ ਥੋਨੂੰ negative ਬੋਲ ਰਹੇ ਨੇ ਹਣਾ ਓਹਨਾ ਉਹਨਾਂ ਦੇ ਜਿੰਨਾ ਨੇੜੇ ਰਹੋਗੇ ਥੋਡਾ ਦਿਮਾਗ ਓਵੇਂ ਦਾ ਹੀ ਹੋਊਗਾ ਜੇ ਤੁਸੀਂ negative ਬੰਦੇ ਕੋਲ ਰਹੋਗੇ ਹਮੇਸ਼ਾ ਤੁਸੀਂ negative ਹੀ ਸੋਚੋਗੇ ਤੁਸੀਂ ਦੋ ਦਿਨ ਕਿਸੇ negative ਬੰਦੇ ਨਾਲ ਰਹੋ ਤੁਸੀਂ ਵੀ negative ਸੋਚਣ ਲੱਗ ਜਾਓਂਗੇ ਤੁਸੀਂ positive ਬੰਦੇ ਨਾਲ ਦੋ ਘੰਟੇ ਬੈਠੋ ਥੋਡੀ ਮਤਬੁੱਧ ਜਿਹੜੀ ਦੋ ਮੇਰੀ ਗੱਲ ਸੁਣੋ ਆਪਾਂ ਸਿੱਧੀ ਜੀ example ਲੈਣੇ ਆ ਦੋ ਘੰਟੇ ਤੁਸੀਂ ਕੇ ਦੇਖ ਲਿਓ ਆਪਣੀ ਅੱਖਾਂ ਨਾਲ ਥੋਨੂੰ ਆਪਣੀ ਅੱਖਾਂ ਨਾਲ ਦੇਖ ਲੋ ਕੰਨਾਂ ਨਾਲ ਸੁਨ ਲੋ ਦੋ ਘੰਟੇ ਸਿਰਫ ਦੋ ਘੰਟੇ ਚ ਥੋਡਾ ਦਿਮਾਗ ਉਹੋਜਾ criminal level ਤੇ ਹਣਾ ਜਾ ਕੁਛ ਗਲਤ ਕੁਛ ਵੀ ਦੇਖ ਲਓ ਓਵੇਂ ਦਾ ਹੀ ਸੋਚਣ ਲੱਗ ਜਾਂਦੇ ਯਾਰ ਬਾਈ ਇਹ life ਆ ਬਾਕੀ ਬੇਕਾਰ ਆ ਓਦੂੰ ਬਾਅਦ ਤੁਸੀਂ ਦੋ ਘੰਟੇ ਵਾਸਤੇ ਛੱਡੋ ਤੁਸੀਂ ਘੰਟੇ ਵਾਸਤੇ ਕੋਈ ਵੀ ਭਜਨ ਸਿਮਰਨ ਪਾਠ ਕੁਛ ਵੀ ਸੁਨ ਲੋ positivity ਮਿਲਦੀ ਹਣਾ ਤੁਸੀਂ ਕਹੋਂਗੇ ਯਾਰ ਕਿ ਆ ਦੁਨੀਆਦਾਰੀ ਕਿ ਆ ਇਹ ਚੀਜ ਛੱਡੋ ਵੀ ਆਪਣਾ ਸਬ ਤੋਂ better ਆ ਹਣਾ ਵੀ ਆਪਣੇ ਆਪ ਚ ਖੁਸ਼ ਰਹੋ ਤੁਸੀਂ ਦੇਖੋ ਕਿੰਨਾ ਫਰਕ ਪੈਂਦਾ ਕਿਥੇ ਤੁਸੀਂ ਦੋ ਘੰਟੇ negative ਚੀਜ ਦੇਖ ਕੇ ਨਾਲ ਦੀ ਨਾਲ ਥੋਨੂੰ ਹੋ ਗਿਆ ਯਾਰ ਉਹ ਚੀਜ ਠੀਕ ਆ ਬਾਕੀ ਸਬ ਬੇਕਾਰ ਆ, ਓਦੋਂ ਤੁਸੀਂ ਘੰਟੇ ਵਾਸਤੇ positive ਚੀਜ ਦੇਖ ਲਈ। positive ਚੀਜ ਦੇਖਦੇ ਹੀ ਲਈ ਥੋਨੂੰ ਪਤਾ ਲੱਗ ਗਿਆ ਵੀ ਹਾਂ ਯਾਰ ਨਹੀਂ, ਗਲਤ ਸੀ ਉਹ ਚੀਜ ਜੋ ਮੈਂ ਸੋਚ ਰਿਹਾ ਸੀ ਮੇਰੀ ਸੋਚ ਗਲਤ ਸੀ ਗੀ। ਘੰਟੇ ਚ ਬਦਲ ਗਈ ਸੋਚ।

ਕਿਓਂਕਿ ਅਗਲੇ ਨੂੰ ਪਤਾ ਜੇ ਤੁਸੀਂ ਕੁਛ ਕਰਗੇ ਜਾ ਕੁਛ ਬਣਗੇ ਹਣਾ ਅਗਲੇ ਨੂੰ ਪਤਾ ਯਾਰ ਇਹ ਬਣ ਗਿਆ ਬਸ ਹੁਣ ਆਪਣਾ ਕੰਮ ਖਤਮ ਹੈ ਹੁਣ ਆਪਾਂ ਨੂੰ ਕੀਹਨੇ ਪੁੱਛਣਾ ਆ। ਹੁਣ ਇਹ ਸੋਚ ਸਾਨੂੰ ਜਾਂ ਤਾਂ ਵੀ ਸਾੜੁਗਾ ਹਣਾ ਮਤਲਬ ਕਿ ਪੰਜਾਬੀ ਚ ਜਿਵੇਂ jealousy ਲਾ ਲਓ ਹਣਾ ਵੀ ਯਾ ਤਾਂ ਹੁਣ ਇਹ ਸਾਨੂ jealousy feel ਕਰਾਉਗਾ ਹਣਾ ਵੀ ਹਾਂ ਦੇਖੋ ਤੁਸੀਂ ਮੈਨੂੰ ਆਏਂ ਕਹਿੰਦੇ ਸੀ but ਮੈਂ ਸਹੀ ਹੋ ਗਿਆ ਉਹ ਚੀਜ ਦੇਖੋ ਕਿੰਨਾ effect ਬਣਦਾ ਓਹਦੇ ਤੇ ਓਹਨੂੰ ਇਹ ਚੀਜ ਦਾ ਡਰ ਹੁੰਦਾ ਜਿਹੜਾ ਬੰਦਾ ਥੋਡਾ hater ਹੁੰਦਾ ਨਾ ਜਾਂ ਥੋਨੂੰ hate ਕਰਦੇ ਜਾਂ ਥੋਨੂੰ negativity ਦਿੰਦੇ ਹਣਾ positivity ਨਹੀਂ ਆ ਰਹੀ ਥੋਨੂੰ ਉਹ ਬੰਦੇ ਕੋਲੋਂ ਉਹ ਥੋਨੂੰ ਉਹ ਬੰਦਾ ਥੋਨੂੰ ਤਾਂ ਹੀ negativate ਕਰ ਰਿਹੇ ਵੀ ਹਾਂ ਜਿੰਨਾ ਨੂੰ ਮੈਂ denegative ਕਰੂੰਗਾ ਹਣਾ ਵੀ ਇਹ negative ਸੋਚੂਗਾ ਇਹ ਸੋਚੂਗਾ ਯਾਰ ਮੈਂ ਨਹੀਂ ਹਾਂ ਮੈਂ ਇਹਨੂੰ ਕਹਿਤਾ ਬਾਈ ਤੂੰ ਕੁਸ਼ ਨਹੀਂ ਕਰ ਸਕਦਾਹਣਾ ਤੂੰ ਤਾਂ ਐਂਵੇਂ ਹੈਂ ਤੂੰ ਯੇ ਹੈਂ ਤੇਰੇ ਕੋਲ ਪੈਸਾ ਨਹੀਂ ਹੈਗਾ ਤੂੰ finacially ਠੀਕ ਨਹੀਂ ਅਹ ਆਪਣਾ disable ਆ ਤੂੰ ਹਣਾ ਜਾਂ ਤੂੰ ਆਪਣਾ ਕੁਛ ਕਰ ਨਹੀਂ ਸਕਦਾ ਤੂੰ study ਨਹੀਂ ਕੀਤੀ ਕੁਛ ਨਹੀਂ ਕਰਿਆ ਹਣਾ ਤੈਨੂੰ life ਚ ਕਿ ਕਰੇਂਗਾ ਹਣਾ ਤੂੰ ਬਸ ਐਥੇ ਐਥੇ ਜੋਗਾ ਹੀ ਰਹਿ ਜਾਏਂਗਾ ਇੱਦੂ ਅੱਗੇ ਨਹੀਂ ਵੱਧ ਸਕਦਾ ਯੇ ਵੋ but ਜੇ ਤੁਸੀਂ ਨਾ ਸੋਚੋਂ ਤੁਸੀਂ ਸੋਚੋਂ ਮੈਂ ਕਰ ਸਕਦਾ ਹਣਾ ਤੁਸੀਂ ਕਹੋਂ ਯਾਰ ਛੱਡ ਬਈ ਕੋਈ ਨਾ ਤੂੰ ਕਹਿ ਤਾ ਇਕ ਕੰਨ ਤੋਂ ਸੁਣਿਆ ਦੂਜੇ ਕੰਨ ਤੋਂ ਕੱਢ ਤਾ। ਠੀਕ ਹੈ ਕੋਈ ਗੱਲ ਨਹੀਂ ਯਾਰ ਕਹਿ ਤਾ ਕਹਿ ਤਾ ਕੋਈ ਚੱਕਰ ਨਹੀਂ, ਨਹੀਂ ਬਣਾਂਗੇ ਨਹੀਂ ਬਣਾਂਗੇ, ਅਗਲੇ ਨੂੰ ਆਹ ਗੱਲ ਕਹਿ ਦੋ, ਅਗਲਾ ਵੋ ਅਗਲਾ ਹੱਸ ਕੇ ਚੱਲ ਜਾਊਗਾ ਥੋਨੂੰ। ਅਗਲਾ ਕਹੂਗਾ ਹਾਂ ਵੀ ਇਹਨੇ ਵੀ ਸਾ ਆਏਂ ਤਾਂ ਕਿ ਕਹਿਣੇ ਵੀ ਥੋਨੂੰ ਮੈਂ ਬਣ ਕੇ ਦਿਖਾਉਂਗਾ ਵੀ ਇਹ ਸਾਨੂੰ ਕਹਿ ਰਿਹੇ ਕੋਈ ਗੱਲ ਨਹੀਂ ਯਾਰ ਬਾਈ ਨਹੀਂ ਬਣਾਂਗੇ ਤਾਂ ਨਾ but ਤੁਸੀਂ ਇਹ ਗੱਲ ਐਵੇਂ ਨਹੀਂ ਕਹਿਣਾ ਵੀ ਹਾਂ reality ਨਹੀਂ ਕਰਨੀ ਇਹ ਗੱਲ ਦੀ ਇਹ ਗੱਲ ਨੂੰ ਆਪਣੇ ਅੰਦਰ ਨਹੀਂ ਬਿਠਾਣਾ ਵੀ ਹਾਂ ਬਾਈ ਮੈਂ ਆਹ ਗੱਲ ਕਹਿ ਤੀ but ਮੈਂ ਹੁਣ ਆਹੀ ਕੰਮ ਕਰਨੇ ਵੀ ਹਾਂ

ਜੇ ਅੱਗੇ ਤੁਸੀਂ ਪੰਜ percent ਮੇਹਨਤ ਕਰ ਰਹੇ ਹੋ ਤਾਂ ਦੱਸ percent ਕਰੋਂਗੇ ਵੀ ਹਾਂ ਭਾਈ ਮੇਰੇ haters ਦੱਸ ਨੇ ਤਾਂ ਦਸਾਂ ਨੂੰ ਮੈਂ ਦੱਸ ਚੋਂ ਵੀਹ percent up ਹੋਕੇ ਦਿਖਣਾ ਹੈ। ਜੇ ਤੁਸੀਂ ਇਸ ਟੈਮ ਪੰਜ percent ਹੋ ਨਾ ਯਾਰ ਪੰਜ ਵੀ ਛੱਡੋ ਦੋ percent ਹੋ ਤੁਸੀਂ ਥੋਡੇ haters ਦੱਸ percent ਤੇ ਨੇ ਤੁਸੀਂ ਦੋ percent ਤੇ ਹੋ ਤਾਂ ਤਾਂ ਕਰਕੇ ਥੋਨੂੰ haters ਥੋਨੂੰ ਕਹਿ ਰਹੇ ਨੇ ਵੀ ਹਾਂ ਤੂੰ ਕਿ ਹੈਂ ਤੂੰ ਯੇ ਹੈਂ ਤੂੰ ਵੋ ਕਿਓਂ ਕਹਿ ਰਹੇ ਨੇ ਤੂੰ ਦੋ percent ਤੇ ਹੈ ਨਾ ਦੋ percent ਤੇ ਹੀ ਰਹਿ ਰਹਿ, ਐਡੋ ਉਤੇ ਓਣ ਦੀ ਕੋਸ਼ਿਸ ਨਾ ਕਰ। ਤੇਰੇ ਵਾਸਤੇ ਜਗ੍ਹਾ ਨਹੀਂ ਹੈਗੀ ਸਿਰਫ ਅਸੀਂ ਹੀ ਉਪਰ ਰਹਿ ਸਕਦੇ ਹਾਂ ਤੂੰ ਨਹੀਂ ਰਹਿ ਸਕਦਾ ਹੈਗਾ। ਉਹ ਥੋਡੇ hater ਦਾ ਕੰਮ ਹੈ ਥੋਨੂੰ ਕਹਿਣਾ but ਤੁਸੀਂ ਨਹੀਂ ਸੋਚਣਾ ਤੁਸੀਂ ਸੋਚਣਾ ਨਹੀਂ।

ਇਹ ਇਹ ਚੀਜ ਦੀ ਰੱਖੋ positivity ਹਾਂ ਅਗਲਾ ਕਹਿੰਦਾ, ਕਹਿ ਜਾਣ ਦੇ ਯਾਰ ਕੋਈ ਨਾ। ਬਾਈ ਤੂੰ ਇਹ ਚ ਖੁਸ਼ ਆ ਮੈਂ ਨਹੀਂ ਖੁਸ਼ ਹੈਗਾ, ਮੈਂ ਸੋਚ ਰਿਹੈਂ ਵੀ ਮੈਂ ਅੱਗੇ ਕਰਨਾ ਅ, ਤਾਂ ਮੈਂ ਇਹ ਕਰਨਾ ਹੀ ਹੈ। ਇਹ ਚੀਜ ਹਮੇਸ਼ਾ ਆਪਣੇ ਧਿਆਨ ਚ ਰੱਖ ਕੇ ਚੱਲੋ ਵੀ ਹਾਂ ਮੈਂ ਕਿਸੇ ਵਾਸਤੇ ਨਹੀਂ ਮੈਂ ਆਪਣੇ ਆਪ ਵਾਸਤੇ ਕਰਨੇ ਜਿਹੜਾ ਕੁਛ ਕਰਨੇ ਮੈਂ ਆਪ ਕਰਨੇ ਕੋਈ ਕਹੇ ਵੀ ਹਾਂ ਤੂੰ ਪਾਗਲ ਆ ਤੈਨੂੰ ਅਕਲ ਨਹੀਂ ਹੈਗੀ ਹਣਾ ਥੋਡੇ ਘਰ ਦੇ member ਵੀ ਚਾਹੇ ਥੋਨੂੰ ਕਹਿਣਗੇ ਵਿਚ ਹੁੰਦੇ ਨੇ ਥੋਨੂੰ disable ਕਹਿਣਗੇ ਸਿਧਿ ਜੀ ਗੱਲ ਆ। ਸਾਰਾ ਕੁਛ ਕਹਿਣਗੇ ਵੀ ਹਾਂ ਤੂੰ ਕਿ ਹੈਂ ਪੜ੍ਹਦਾ ਨਹੀਂ ਯੇ ਨਹੀਂ ਵੋ ਨਹੀਂ but ਨਹੀਂ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਉਹ ਤੁਸੀਂ much then better ਕਰੋਗੇ ਹੋਰਾਂ ਨਾਲੋਂ ਕਿਓਂਕਿ ਹੋਰ ਬੰਦਾ ਚਾਹੇ ਚੀਜ ਨੂੰ ਕਰਦਾ ਹੋਵੇ but ਤੁਸੀਂ ਜੇ ਕਰਨ ਲੱਗ ਗਏ ਤੁਸੀਂ better ਕਰਨੇ ਥੋਨੂੰ ਇਹ ਗੱਲ ਦਾ ਪਤੇ ਵੀ ਹਾਂ ਮੈਂ ਚੀਜ ਇਹ ਚੀਜ ਕਰ ਰਿਹੈਂ ਨਾ ਤਾਂ ਮੈਂ ਵੀ better ਕਰੂੰਗਾ ਏਦੂੰ ਨੀਚੇ ਨਹੀਂ ਕਰੂੰਗਾ ਏਦੂੰ ਉੱਤੇ ਹੀ ਕਰੂੰਗਾ ਤਾਂ ਕਰਕੇ ਆਪਾਂ ਨੂੰ ਇਸ ਚੀਜ ਦਾ ਹਮੇਸ਼ਾ ਰੱਖਣਾ ਜਿਹੜੇ negative ਨੇ ਨਾ negative ਤੋਂ ਹਮੇਸ਼ਾ ਦੂਰ ਰਹੋ positive ਦੇ ਲਾਗੇ ਰਹੋ ਜਿੰਨੀ positivity ਥੋਡੇ ਅੰਦਰ ਹੋਊਗੀ ਜਿੰਨਾ ਤੁਸੀਂ ਖੁਸ਼ ਰਹੋਂਗੇ ਹਣਾ ਲੱਖ ਕਹਿ ਜਾਵੇ ਯਾਰ ਕੋਈ ਥੋਨੂੰ ਵੀ ਹਾਂ ਭਾਈ ਤੂੰ ਤਾਂ ਐਂਵੇ ਆ ਕਹਿ ਹਾਂ ਯਾਰ ਅਸੀਂ ਹੈਗੇ ਆ। ਸਾਨੂ ਕੋਈ ਚੱਕਰ ਨਹੀਂ ਅਸੀਂ disable ਆ ਅਸੀਂ ਹੈਗੇ ਆ ਕੋਈ ਚੱਕਰ ਨਹੀਂ ਤੈਨੂੰ ਕੋਈ problem ਆ ਨਹੀਂ ਹੈਗੀ ਬੱਸ ਠੀਕ ਆ। ਹਾਂ ਤੂੰ ਪੜ੍ਹਦਾ ਨਹੀਂ ਮੈਂ ਨਹੀਂ ਪੜ੍ਹਦਾ ਠੀਕ ਆ ਮੈਂ ਬਿਨਾ ਪੜ੍ਹੇ ਵੀ ਕੁਸ਼ ਕਰ ਸਕਦਾ ਕਿੰਨੇ ਜਣੇ ਨੇ ਜਿੰਨਾ ਨੇ ਬਿਨਾਂ ਪੜੇ ਲਿਖੇ ਕਿੰਨੀ achievement ਪ੍ਰਾਪਤ ਕੀਤੀ ਆ ਕਿੰਨੇ ਹੀ ਨੇ ਹਣਾ ਆਪਾਂ ਕਹਿ ਨਹੀਂ ਸਕਦੇ ਸਗੋਂ

ਜਰੂਰੀ ਨਹੀਂ ਹੈਗਾ education ਹਮੇਸ਼ਾ ਵੀ ਹਰੇਕ ਜੱਗਹ ਤੇ ਕੰਮ ਆਵੇ ਜਿਥੇ ਕਈ ਵਾਰੀ education ਨਹੀਂ ਕੰਮ ਆਂਦੀ ਨਾ ਓਥੇ ਬੰਦੇ ਦੀ ਸੋਚ ਕੰਮ ਆ ਜਾਂਦੀ ਹੁੰਦੀ ਹੈ ਬੰਦਾ ਆਪਣੇ ਆਪ ਤੋਂ ਕਰ ਸਕਦਾ ਹੁੰਦਾ। ਲੋਕ ਥੋਨੂੰ ਕਹਿਣਗੇ ਵੀ ਇੱਦਾਂ ਵੀ ਅਕਲ ਨਹੀਂ ਹੈਗੀ ਯਾਰ ਇਹਨੂੰ ਇਹ ਤਾਂ ਐਂਵੇਂ ਕਰਦਾ ਇਹਨੂੰ ਕਿ ਪਤਾ ਦੁਨੀਆਂ ਦਾਰੀ ਬਾਰੇ but ਓਹਨੂੰ ਆਏਂ ਨਹੀਂ ਪਤਾ ਵੀ ਉਹ ਥੋਡੇ ਤੋਂ ਕਿਤੇ ਅੱਗੇ ਆ ਆਈਨਸਟਾਈਨ ਸੀਗਾ ਪੁੱਠਾ ਲਿਖਦਾ ਸੀਗਾ ਹੋਰ ਸੀਗੇ ਕਿੰਨੀ scientist ਹੋਏ ਨੇ ਨਾ ਉਹਨਾਂ ਨੂੰ ਪਹਿਲਾਂ ਕਿ ਕਹਿੰਦੇ ਸੀ ਗੇ ਤੇ ਬਾਅਦ ਚੋ ਕਿ ਨਿਕਲਿਆ ਸੱਟਾ ਸੱਟਾ ਕਿ ਨਿਕਲਿਆ ਵੀ ਦੁਨੀਆਂ ਤੇ ਰਾਜ ਕਰ ਗਏ ਅਗਲੇ ਠੀਕ ਹੈ ਨਾ but ਤੁਸੀਂ ਇਹ ਦੇਖੋ ਵੀ ਉਹਨਾਂ ਚ positivity ਸੀਗੀ ਨੂੰ ਤਾਂ ਆਪਣੇ ਆਪ ਚ ਸੀਗਾ ਵੀ ਹਾਂ ਯਾਰ ਬੋਲਦੇ ਨੇ ਬੋਲੀ ਜਾਣਦੇ ਆਪਾਂ ਨੂੰ ਪ੍ਰਵਾਹ ਨਹੀਂ ਹੈਗੀ ਆਪਾਂ ਨੂੰ ਪਤੇ ਆਪਾਂ ਕਿ ਕਰਨੇ ਆਪਾਂ ਨੇ ਕਿਸੇ ਤੋਂ ਕਿ ਲੈਣਾ ਚਾਹੇ ਥੋਡੇ ਘਰ ਦੇ ਚਾਹੇ ਕੋਈ ਹੈ ਜੋ ਦਿਲ ਕਰ ਰਿਹੇ ਕਰੋ ਜੋ ਦਿਲ ਚ